ਐ ਇੱਕ ਘਰ ਹੈਗਾ ਘਰ ਦੇ ਬਾਹਰ ਇੱਕ ਬਹੁਤ ਜਿਆਦਾ ਡੀ_ਜੇ ਵਗੈਰਾ ਲੱਗੇ ਹੋਏ ਆ ਐਲ_ਈ_ਡੀ ਪੈਨਲ ਵੀ ਲੱਗਿਆ ਹੋਇਆ ਬਕਸੇ ਵਗੈਰਾ ਵੀ ਰੱਖੇ ਹੋਏ ਐ।

ਇਹ ਇੱਕ ਕਪੜਿਆਂ ਦਾ ਸ਼ੋਰੂਮ ਹੈਗਾ ਹੈ ਇੱਥੇ ਬੂਟ ਵਗੈਰਾ ਵੀ ਰੱਖੇ ਹੋਏਆ ਕੱਪੜੇ ਹੈਂਗਰ ਤੇ ਪਾਕੇ ਟੰਗੇ ਹੋਏਆਂ ਬਹੁਤ ਸਾਰੀ ਲਾਈਟਾਂ ਲੱਗੀਆਂ ਹੋਈਆਂ ਨੇਂ।

ਇਹ ਇੱਕ ਸਰਵਿਸ ਸੈਂਟਰ ਹੈ ਟਰੱਕ ਵਗੈਰਾ ਠੀਕ ਹੋ ਰਹੇ ਹੈਂ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ।

ਇਹ ਇੱਕ ਕਪੜਿਆਂ ਦੀ ਦੁਕਾਨ ਹੈ ਜਿੱਥੇ ਬਹੁਤ ਸਾਰੇ ਕੱਪੜੇ ਰੱਖੇ ਹੋਏ ਹੈਂ ਤਿਆਂ ਕਰਕੇ ਕੁੱਛ ਕੱਪੜੇ ਡੰਮੀ ਵਗੈਰਾ ਨੂੰ ਪਾਏ ਹੋਏ ਹੈਂ।

ਧੁੱਫ ਵਗੈਰਾ ਵੀ ਬਾਲੀ ਹੋਈ ਹੈ ਦੀਵਾ ਵੀ ਰੱਖਿਆ ਹੋਇਆ ਇੱਕ ਇਥੇ ਬਹੁਤ ਸਾਰੀ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਇਥੇ ਘੰਟੀ ਵੀ ਲੱਗੀ ਹੋਈ ਹ ਇਥੇ।

ਲੱਕੜ ਵਗੈਰਾ ਵੀ ਰੱਖਿਆ ਹੋਇਆ ਇੱਥੇ ਹੋਰ ਵੀ ਬੂਹੇ ਵਗੈਰਾ ਬਹੁਤ ਸਾਰੇ ਰੱਖੇ ਹੋਇਆ।

ਇਹ ਇੱਕ ਜੁਲਰੀ ਦੀ ਸ਼ੋਪ ਹੈਗੀ ਹੈ ਤੇ ਬੋਰਡ ਤੇ ਇੱਕ ਕੁੜੀ ਬਣੀ ਹੋਈ ਹੈ ਬਹੁਤ ਸਾਰੀ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ ਬਹੁਤ ਸਾਰੀ ਦੁਕਾਨਾਂ ਵੀ ਬਣੀਆਂ ਹੋਈਆਂ ਇੱਥੇ।

ਕੱਚ ਦਾ ਟੇਬਲ ਲੱਗਾ ਹੋਇਆ ਬਹੁਤ ਸਾਰੇ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਦੀਵਾਰ ਦੀ।

ਉਹ ਬਹੁਤ ਸਾਰੇ ਲੋਕ ਇੱਥੇ ਖੜੇ ਵੀ ਹੈਗੇ ਆ ਐਲ_ਈ_ਡੀ ਲੱਗੀ ਹੋਈ ਐ ਤੇ ਲਾਈਟ ਵਗੈਰਾ ਵੀ ਲੱਗੀ ਹੋਈਆਂ ਬਹੁਤ ਸਾਰੀਆਂ ਔਰ ਬਹੁਤ ਸਾਰੀਆਂ ਫੋਟੋਆਂ ਵੀ ਰੱਖੀਆਂ ਹੋਈਐਂ ਇੱਥੇ।

ਕ੍ਰੀਮ ਵਗੈਰਾ ਲੱਗੀਆਂ ਹੋਈਆਂ ਇੱਥੇ ਬਹੁਤ ਸਾਰੀਆਂ ਕਾਪੀਆਂ ਵਗੈਰਾ ਵੀ ਰੱਖੀਆਂ ਹੋਈਆਂ ਤੇ ਰੈਪਰ ਵਗੈਰਾ ਵੀ ਪਏ ਹੋਏਆਂ।

ਛੋਟੇ ਛੋਟੇ ਗਮਲੇ ਵੀ ਰੱਖੇ ਹੋਏ ਐ ਬੂਟੇ ਵਗੈਰਾ ਲੱਗੇ ਹੋਏ ਆ ਇੱਥੇ ਇੱਕ ਕਾਲੇ ਰੰਗ ਦੀ ਗੱਡੀ ਵੀ ਲੱਗੀ ਹੋਈ ਹੈ ਇੱਥੇ।